ਸਟਾਲ ਲੱਗਿਆ ਹੋਇਆ ਐ ਚਾਈਨੀਜ਼ ਫੂਡ ਮੇਂ।

ਇੱਕ ਚਿੱਟੇ ਰੰਗ ਦੀ ਗੱਡੀ ਸਾਈਕਲ ਸਕੂਟਰ ਪਾਰਕਿੰਗ ਲੱਗੇ ਹੋਏ ਨੇ।

ਤੇ ਹੋਰ ਵੀ ਇਲੈਕਟ੍ਰੋਨਿਕ ਚੀਜਾਂ ਪਈਆਂ ਨੇਂ।

ਲੋਹੇ ਦੀ ਰੇਲਿੰਗ ਬੇਰ ਦਾ ਬੂਟਾ।

ਅੱਲਗ ਅਲੱਗ ਤਰ੍ਹਾਂ ਦੇ ਲੇਡੀਜ਼ ਦੇ--

ਬਹੁਤ ਸੋਹਣਾ ਸਜਾਇਆ ਸਜਾਵਟ ਕੀਤੀ ਹੋਈ ਹੈ ਚੁੰਨੀਆਂ ਦੇ ਨਾਲ।

ਇੱਕ ਬਹੁਤ ਵੱਡਾ ਗੋਲ ਗੋਲੇ ਦਾ ਸਲੰਡਰ

ਮੂੰਗੀ ਦੀ ਬੂਟੇ ਦੀ ਫਸਲ।

ਸਵਿੱਚ ਬੋਰਡਸ ਵਾਇਰਸ ।

ਪਿੱਛੇ ਯਿਸੂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ।